ਕੋਈ ਅਹ recipe ਚਾਹੀਦੀ ਹੈ ਕੋਈ ਵੀ ਆਪਾਂ ਨੇ travel ਕਰਨਾ ਉਸ ਜਗ੍ਹਾ ਦਾ information ਚਾਹੀਦੀ ਹੈ ਕੁਛ ਵੀ ਆਪਾਂ youtube ਤੇ search ਕਰ ਸਕਦੇ ਹਾਂ

ਮਤਲਬ ਇਹ blogging ਵਗੇਰਾ ਆਪਾਂ networking ਤੇ ਹੀ ਕਰ ਸਕਦੇ ਹਾਂ ਵੀ ਆਪਣਾ network increase ਹੋਜੇ ਵੀ ਅਮ ਆਪਾਂ ਅਹ ਮਤਲਬ ਬਹੁਤ ਜ਼ਿਆਦਾ networking ਵੱਧ ਜਾਵੇ

ਵਲੋਗ ਵਿੱਚ ਕੁਛ ਵੀ ਕਰ ਸਕਦੇ ਹਾਂ ਮੰਨਲੋ ਤੁਸੀਂ ਆਪਣਾ work from home ਕਰਦੇ ਹੋ ਪਰ ਤੁਸੀਂ ਚਾਹੁੰਦੇ ਹੋ ਕੀ ਹਾਂ ਵੀ ਪੂਰੇ ਮਤਲਬ area ਚ ਪਤਾ ਲੱਗੇ ਕੀ ਤੁਸੀਂ ਇਹ ਕੰਮ ਕਰਦੇ ਹੋ ਵੀ ਤੁਸੀਂ

ਫ਼ੇਰ ਅਹ ਲੋਕੀ ਅੱਗੇ ਥੋਨੂੰ ਫ਼ੇਰ watch ਕਰੇਂਗੇ ਵਧੀਆ ਲੱਗਿਆ ਤਾਂ ਫ਼ੇਰ ਉਹ ਉਸ channel ਜਿਹੜਾ ਹੁੰਦਾ blogging ਵਾਸਤੇ ਜਿਹੜਾ ਆਪਾਂ channel ਬਣਾਉਂਦੇ ਹਾਂ

ਕਦੇ ਵੀ ਥੋਡਾ address ਪਤਾ ਕਰ ਸਕਦਾ ਥੋਡੇ ਕੋਲ ਪਹੁੰਚ ਸਕਦਾ ਇਸ ਨਾਲ ਮਤਲਬ ਥੋਡਾ business ਕਾਫੀ develop ਹੋ ਸਕਦਾ ਇਹ ਵੀ advantage ਆਪਣਾ technology ਚ ਆਉਂਦਾ okay ਵੇਸੇ technology ਬਿਲਕੁਲ ਹੀ ਆਪਣੇ ਮਤਲਬ world ਨੂੰ change ਕਰਦੇਗਾ ਹਨਾ ਮਤਲਬ next ten year ਚ ਹਾਂਜੀ ਹਾਂਜੀ ਬਿਲਕੁਲ ਮਤਲਬ future ਚ ਆਉਣ ਵਾਲੀ technology ਬਹੁਤ ਵਧੀਆ ਮਤਲਬ ਬਣ ਜੇਗੀ cars ਹੋਗੀ motorcycle ਸਭ ਕੁਛ change ਹੋਜੇਗਾ ਅਮ ਥੋਡੇ ਕੋਲ ਵੇਸੇ ਕਿਹੜਾ smart phone ਹੈ brand AG six

ਇਹ smart phone ਦਾ ਵੀ ਥੋਨੇ ਦੇਖਿਆ ਹੋਣਾ ਬਹੁਤ ਸਾਰੇ brand ਅੱਜਕਲ ਆ ਚੁਕੇ ਨੇ

ਅਮ generally ਗੱਲ ਕਰਨ ਸੀ ਵੀ ਮੈਂ ਮਤਲਬ ਹੁਣ ਕੋਈ phone try ਕਰਨਾ ਵੀ ਉਹ IOS ਲਵਾਂ ਯਾ android ਜਿਵੇਂ ਕੀ ਮੈਂ ਥੋਨੂੰ ਪਹਿਲਾਂ ਵੀ ਦੱਸਿਆ ਬਸ ਇਸ ਚੀਜ਼ ਬਾਰੇ ਹੀ ਜ਼ਿਆਦਾ knowledge ਲੈਣੀ ਸੀ ਮੈਨੇ ਜੇ ਤਾਂ ਥੋਨੂੰ ਮਤਲਬ security ਜਿਆਦਾ prefer ਕਰਦੇ ਹੋ ਫ਼ੇਰ ਤੁਸੀਂ IOS ਨੂੰ IOS IOS ਵਾਲਾ ਮਤਲਬ phone ਲਓ

but IOS ਉਹਨਾਂ ਦਾ ਜਿਆਦਾ secure software ਹੈ ਅਗਰ ਥੋਨੇ ਮਤਲਬ ਘੱਟ costly ਜ਼ਿਆਦਾ costly ਨਹੀਂ ਚਾਹੀਦਾ ਫ਼ੇਰ ਤੁਸੀਂ android phone ਲੈ ਸਕਦੇ ਹੋ ਤੇ ਮੈਂ ਇਹੀ ਗੱਲ ਕਰਨ ਲੱਗਿਆ ਸੀ ਕੇ ਅੱਜ ਦੇ time ਚ android phone ਹੈਗੇ ਆ but ਫਲਾਂ phone launch ਉਹਦੇ Motorola brand ਨੇ launch ਕਰਿਆ ਸੀ ਉਸ time ਬਟਨਾ ਬਟਨਾ ਵਾਲੇ phone ਵੀ ਬਾਅਦ ਚ ਆਏ ਨੇ ਪਹਿਲਾਂ ਦੁੱਜੇ phone ਹੁੰਦੇ ਸੀ ਜਿਹੜੇ ਵੀਰੇ ਆਲੇ ਹੁੰਦੇ ਸੀਗੇ ਹਾਂਜੀ ਜਿਵੇਂ land line ਵਗੇਰਾ ਹਾਂਜੀ ਹਾਂ landline ਤੁਸੀਂ ਇਹ ਦੇਖੋ ਕਦ landline ਤੋਂ ਆਪਾਂ smart phone ਚ ਕਦ change ਹੋਗੇ ਆਪਾਂ ਨੂੰ ਪਤਾ ਹੀ ਨੀ ਲੱਗਿਆ ਹੰਜ੍ਜੀ ਜਿਵੇਂ ਕੀ ਮਤਲਬ ਵੀ android phone ਵੀ ਬਹੁਤ ਜ਼ਿਆਦਾ ਹੀ ਮਤਲਬ ਵਧੀਆ ਜਗ੍ਹਾ ਮਤਲਬ ਮਤਲਬ ਬਣਾਈ ਹੈ ਸਿਰਫ landline phone ਥੋੜੇ time ਲਈ ਚੱਲੇ ਨੇ ਤੇ buttons ਵਾਲੇ ਵੀ ਘੱਟ time ਹੀ ਚੱਲੇ ਨੇ

ਨਹੀ ਲੋਕ ਮਤਲਬ type ਕਰਦੇ ਰਹਿੰਦੇ ਸੀ ਬਹੁਤ ਬਹੁਤ time ਉਹਨੂੰ ਅਮ keypad ਵਗੇਰਾ ਨੂੰ ਤਾਂ ਮਤਲਬ touch ਦੇ ਨਾਲ ਵੀ ਬਹੁਤ ਜ਼ਿਆਦਾ easy ਹੋਗਿਆ ਕੰਮ chat ਕਰਨਾ ਆਪਣੇ friends ਨਾਲ socialism ਕੋਈ ਵੀ ਗੱਲਾਂ ਕਰਨੀਆਂ ਉਹ ਚੀਜ਼ ਤਾਂ ਅੱਜ ਦੇ time ਚ ਬਹੁਤ ਜ਼ਿਆਦਾ easy ਕਰਤਾ technology ਨੇ ਆਪਣਾ ਕੰਮ

ਅਮ to buy a new phone ਤੁਸੀਂ ਮੈਨੂੰ ਅਗਰ ਕੋਈ ਵੀ knowledge ਚਾਹੀਦੀ ਹੋਏਗੀ technology ਬਾਰੇ ਮੈਂ ਥੋਨੂੰ call ਕਰਾਂਗੀ ਹਾਂਜੀ ਹਾਂ ਜਰੁਰ ਤੁਸੀਂ call ਕਰ ਸਕਦੇ ਹੋ ਮੈਂ free ਅੱਜਕਲ ਤਾਂ free ਤੁਸੀਂ ਕਦੇ ਵੀ ਮੈਨੂੰ call ਕਰ ਸਕਦੇ ਹੋ okay kartik I will call you ਅਮ whenever I need to talk to you about my new phone okay kartik okay bye

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ

ਵਧੀਆ ਜੀ ਵਧੀਆ ਤੁਸੀਂ ਸੁਨਾਓ

ਹਮ ਵਧੀਆ ਹੀ ਚਾਹੀਦਾ

okay ਥੋਡੇ ਇੱਥੇ parlor ਕਿਹੜਾ ਜਿਆਦਾ ਵਧੀਆ ਵਾ ਯਾਰ ਤੁਹਾਡੇ ਸ਼ਹਿਰ ਚ ਮਤਲਬ ਹਾਂਜੀ ਇੱਥੇ ਆਪਣੇ ਇੱਕ ਤਾਂ tip top saloon ਐ

ਅਮ ਮਤਲਬ ਕਿਸੀ ਨੇ ਪੁੱਛੀਆ ਸੀ ਵੀ ਮੈਂ ਕਿਹਾ ਹੈਗੇ ਤਾਂ ਮੇਰੇ known ਐ ਵੀ ਉਹਨਾਂ ਨੂੰ ਪੁੱਛ ਕੇ ਤੁਹਾਨੂੰ ਦਸੁੰਗੀ ਵੀ ਕਿਹੜਾ ਵਧੀਆ

ਤੇ ਆਪਣੇ ਇਹ tip top ਵੀ ਅੱਛਾ tip top saloon ਅੱਛਾ ਜੀ ਤੇ ਦੂਸਰਾ ਇੱਕ ਆਪਣੇ ਅਮਨ ਅਮਨ bridal studio ਐ ਉਹ ਵੀ ਬਹੁਤ ਅੱਛਾ ਕਾਫੀ famous ਵੀ ਐ ਅੱਛਾ ਜੀ

ਕਿੱਦਾਂ ਦਾ ਰਿਹਾ experience ਦੱਸੋਗੇ ਬਹੁਤ ਬੜੀਆ experience ਹੈ ਬਹੁਤ ਬੜੀਆ ਜਿਹੜੀ owner ਐ ਉਹ ਵੀ ਬਹੁਤ ਅੱਛੇ ਨੇ ਉਹ ਖੁਦ ਹੀ ਮਤਲਬ ਉੱਥੇ ਅਹ ਕਰਦੇ ਨੇ ਸਾਰਾ

attend ਕਰਦੇ ਨੇ ਹਾਂਜੀ customer ਨੂੰ ਵੀ ਅਰ ਆਉਂਦੇ ਨੇ ਹਨਾ ਅਹ ਸਭ ਦਾ ਐਂ ਨਹੀਂ ਹੈ ਵੀ ਉਹਨਾ ਨੇ colleagues ਰੱਖੇ ਹੋਏ ਨੇ ਅੱਗੇ ਰੱਖੇ ਹੋਏ ਨੇ colleagues ਵੀ but ਜਿਆਦਾਤਰ ਉਹ ਆਪ ਹੀ handle ਕਰਦੇ ਨੇ ਸਾਰਾ ਕੁੱਝ ਮਤਲਬ ਜੋ ਵੀ ਆਪਣੇ ਲਈ ਅੱਛਾ ਹੁੰਦਾ ਉਹ ਵੀ ਉਹ ਦੱਸਦੇ ਨੇ ਵੀ ਹਾਂਜੀ ਥੋਡੇ ਲਈ ਇਹ ਸਹੀ ਹੈ ਜਾਂ ਜੋ ਉਹਦੇ side effect ਨੇ ਉਹ ਵੀ ਦੱਸਣਗੇ ਉਹ ਤੁਹਾਨੂੰ ਸਾਰੇ ਹਾਂ ਇਹੀ ਹੈ ਕਈ ਉਹ ਨਾ ਨਾ ਹੋਵੇ ਬੰਦਾ ਜਾਵੇ ਵੀ ਤੇ ਹੋਰ ਏ ਜਿਆਦਾ ਬੰਦੇ ਦਾ ਉਹ ਖ਼ਰਾਬ ਹੋ ਜਾਵੇ face ਹਾਂਜੀ ਨਹੀਂ ਪਤਾ ਕੀ ਗੱਲ ਐ ਉਹ ਮਤਲਬ ਕਈ ਹੁੰਦੇ ਨੇ parlor ਵਾਲੇ ਬਿਨਾ ਉਹ ਤੋਂ ਹੀ ਜਿਵੇਂ ਉਹਨਾ ਨੂੰ ਆਪਣੇ ਲਾਲਚ ਦਾ ਹੁੰਦਾ ਹਨਾ ਵੀ ਮੈਂ ਆਪਣਾ customer ਬਣਾਵਾ ਵੀ ਮੈਂ ਉਹਨਾਂ ਨੂੰ ਯੇ ਮੈਂ ਹਲੇ ਹਲੇ ਹਰ ਇੱਕ product ਬਾਰੇ ਦੱਸਣਾ

ਐਂ ਨਹੀਂ ਹੈਗਾ ਵੀ customer ਦੇ burden ਪਾਉਂਦੇ ਨੇ ਜਾ ਵੀ ਥੋਪਦੇ ਨੇ ਵੀ ਤੁਸੀਂ ਲਓ

ਬਿਲਕੁਲ ਬਿਲਕੁਲ ਇਹ ਬਿਲਕੁਲ ਮਤਲਬ ਉਹ ਨਹੀਂ ਕਰਦੇ ਆਪਾਂ ਨੂੰ ਦਿੰਦੇ ਨਹੀਂ ਹੈਗੇ ਥੋਪਦੇ ਨਹੀਂ ਕਹਿੰਦੇ ਵੀ ਨਹੀਂ ਹੈਗੇ ਵੀ ਹਾਂ ਤੁਸੀਂ ਕਰੋ ਉਹ ਸਿਰਫ ਆਪਾਂ ਨੂੰ ਇੱਕ suggest ਕਰਦੇ ਨੇ ਵੀ ਇਹ ਤੁਹਾਡੇ ਲਈ ਆਹ better ਹੋ ਸਕਦਾ ਆਹ ਥੋਡੇ ਲਈ ਨਹੀਂ ਹੋ ਸਕਦਾ

ਉਹ just ਆਪਾਂ ਨੂੰ ਇੱਕ advice ਦੇਖ ਸਕਦੇ ਨੇ ਇੱਕ free of cost ਵੀ ਹਾਂਜੀ ਤੁਹਾਡੇ ਲਈ

ਮੈਨੂੰ ਲੱਗਦਾ ਹੈਗਾ trend ਹੈਗੇ ਐ ਇਹ ਅਮਨ ਆਲੇ ਜਿਹੜੇ ਤੁਸੀਂ ਦੱਸ ਰਹੇ ਓ ਹਨਾ ਜੀ ਜੀ ਜੀ ਬਿਲਕੁਲ ਬਿਲਕੁਲ ਇਹ full ਮਤਲਬ ਇਸ time top ਤੇ ਚੱਲ ਰਿਹਾ ਅਮਨ bridal studio

ਯਾਰ house ਥੋਡਾ house ਕੋਲ ਐ ਬਿਲਕੁਲ ਇਹ

tip top beauty parlor ਐ ਉਹ ਤਾਂ ਆਪਣੇ near ਐ

ਹਾਂਜੀ ਸਿਰਫ ਨਾਲ ਹੀ ਇੱਕ ਦੋ ਮਿੰਟ ਦਾ ਰਾਸਤਾ ਐ

scotty ਤੇ ਦਸ ਪੰਦਰਾ ਮਿੰਟ ਲੱਗ ਜਾਂਦੇ ਨੇ ਤੁਸੀਂ ਫੇਰ ਦੇਖੇ ਹੋਣੇ ਐ ਤਿਆਰ ਕਰਦੇ ਮਤਲਬ hair style ਕਿੱਦਾਂ according

ਜੋ ਅਮਨ bridal ਐ ਪਹਿਲਾਂ ਮੈਂ ਤੁਆਨੂੰ ਉਹਦੇ ਬਾਰੇ ਦਸ ਰਹੀ ਹਾਂ ਵੀ ਉਹ ਕਿਵੇਂ ਮਤਲਬ ਕਰਦੇ ਨੇ ਦੇਖੋ ਹੁਣ ਜਿਵੇਂ ਅੱਜਕਲ season ਚੱਲ ਰਿਹਾ ਹਨਾ

ਤੇ ਉਹ ਮਤਲਬ ਦੋ ਮਤਲਬ bridal ਦੀ look ਕਰਦੇ ਨੇ ਬਹੁਤ ਜਿਆਦਾ normal ਕੋਈ over makeup ਨਹੀਂ ਜੋ natural ਦਿਖੇ ਅੱਛਾ natural ਐ ਹਨਾ ਕੁੱਝ ਇਹ ਤਾਂ ਨੀ ਵੀ ਬੰਦਾ ਕਈ ਵਾਰ ਆਪਾਂ ਦੇਖਿਆ ਨਾ ਕਿ ਬੰਦਾ ਹੁੰਦਾ ਕਿਹੋ ਜਿਹਾ ਤੇ ਉਹ ਤੋਂ ਬਾਅਦ ਆਪਾਂ ਦੇਖਦੇ ਆ makeup ਤੋਂ ਬਾਅਦ ਕੁੱਝ ਹੋਰ ਹੀ ਨਜਰ ਆਉਂਦਾ

water proof makeup ਕਰਦੇ ਨੇ ਇਹ or ਇਹਨਾ ਦਾ makeup ਹੈ ਨਾ ਜੋ ਆਪਣੀ skin ਨੂੰ ਖ਼ਰਾਬ ਨਹੀਂ ਕਰੇਗਾ

ਹਾਂ natural ਰੱਖਣਗੇ ਬਿਲਕੁਲ natural

ਹਾਂਜੀ ਬਿਲਕੁਲ odd ਨਹੀਂ ਲੱਗੇਗਾ ਵੀ ਹਾਂਜੀ ਵੀ ਜੋ ਤੁਹਾਨੂੰ ਇਹ ਬੁਰਾ ਲੱਗੇ ਵੀ ਅਗਰ ਆਪਾਂ ਨੂੰ ਦੇਖੇ ਤੇ ਐ ਹੋਵੇ ਵੀ ਹਾਂ ਇਹ ਪਹਿਲਾਂ ਇਹ ਹੁਣ ਕਿਵੇਂ ਦੀ ਲੱਗ ਰਹੀ ਹੈ ਜਾਂ ਪਹਿਲਾਂ ਇਹ ਕਿਵੇਂ ਦੀ ਸੀਗੀ ਜਾਂ makeup ਉਤਾਰਨ ਤੋਂ ਬਾਅਦ ਕਿਵੇਂ ਦੀ ਲੱਗੇਗੀ

reaction ਇਹੀ ਹੁੰਦਾ ਬੰਦਾ ਜਦ ਦੇਖਦਾ ਬੰਦਾ ਕਹਿੰਦਾ ਲੈ ਇਹ ਹੈਂ ਇੱਦਾਂ ਦੀ ਬਣ ਗਈ

ਇੱਦਾਂ ਹੀ ਗੱਲ ਕਰਦਾ girls ਨੂੰ ਤਾਂ ਰਹਿੰਦਾ ਹੀ ਆ

ਬਿਲਕੁਲ ਬਿਲਕੁਲ ਅਰ ਇਹਨਾ ਨੇ ਇਹ ਬਹੁਤ ਅੱਛਾ makeup ਜੋ ਆਪਣੇ ਕਰਦੇ ਨੇ even ਇਹ ਇੰਨੇ ਕਾਫੀ ਹੱਦ ਤੱਕ ਹਰ ਇੱਕ ਚੀਜ ਆਪਣੇ ਕੋਲ provide ਕੀਤੀ ਹੋਈ ਹੈ ਜਿਵੇਂ ਲਹਿੰਗੇ ਹੋ ਗਏ dresses ਹੋਗੀਆ ਸ਼ੇਰਵਾਨੀਆ ਇਹ ਆਪ ਹੀ ready ਕਰਵਾਉਂਦੇ ਨੇ

ਇਹ ਆਪ ਏ ਕਾਫੀ ਹੱਦ ਤੱਕ ਮਤਲਬ ready ਕਰਵਾਕੇ ਫੇਰ ਕਰਦੇ ਨੇ or plus jewelry ਬੰਦਾ ਆਪਣਾ ready ਹੋ ਕੇ ਸਾਰਾ ਕੁੱਝ ਉੱਥੇ ਮਿਲ ਜਾਂਦਾ provide ਕਰਵਾਉਂਦੇ ਨੇ ਸਭ ਕੁੱਝ ਬਿਲਕੁਲ ਬਿਲਕੁਲ ਸਭ ਕੁੱਝ ਉੱਥੇ ਹੀ ਮਿਲੇਗਾ ਤੁਹਾਨੂੰ ਮਤਲਬ ਆਪਾਂ ਨੂੰ ਹੁਣ ਜਿਵੇਂ ਇੱਕ bridal ਲਈ ਹਰ ਇੱਕ ਚੀਜ ਜਰੂਰੀ ਐ ਹਨਾ ਉਹਨੇ

ਲੈਣਾ ਹਨਾ ਉਹਨੇ parlor ਵੀ ਐਨ ਅੱਛਾ ਹੋਣਾ ਚਾਹੀਦਾ

ਕਿੰਨੀ ਤਾਂ ਉਹ sitting ਹੋ ਜਾਂਦੀਆਂ ਨੇ

ਹਾਂਜੀ ਹਾਂ sitting plan ਬਹੁਤ ਵਧੀਆ ਇਹਨਾ ਦੇ ਅੱਗੇ ਜਿਹੜੇ ਇਹਨਾ ਨੇ colleagues ਰੱਖੇ ਹੋਏ ਨੇ ਉਹ ਵੀ ਬਹੁਤ ਅੱਛੇ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਉਹ ਤੇ customer ਨਾਲ ਕੋਈ ਏ ਨਹੀਂ ਹੈਗਾ ਕਿ ਵੀ ਹਾਂਜੀ ਵੀ ਕੰਮ ਵੀ ਐਵੇ ਮਤਲਬ ਤੰਗ ਹੋ ਕੇ ਕਰਨ ਜਾਂ ਕੁੱਝ ਨਹੀਂ ਬਹੁਤ ਸਹੀ ਤਰੀਕੇ ਨਾਲ ਉਹਦੀ

handle ਵਧੀਆ ਤਰੀਕੇ ਨਾਲ ਕਰਦੇ ਹੈ ਹਾਂਜੀ ਹਾਂ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਇਹਨਾ ਨੂੰ ਤਾਂ even ਆਪਣਾ ਅਹ prize ਵੀ ਮਿਲਿਆ ਹੋਇਆ ਇਹ ਇੱਥੇ ਆਪਣਾ ਜਦੋਂ competition ਹੋਇਆ ਸੀ ਇਹ ਹੁਣ ਵੀ last time foreign ਜਾ ਕੇ ਆਏ ਨੇ ਕਿਤੇ ਮੇਰੇ ਦਿਮਾਗ ਚ ਨਹੀਂ ਹੈਗਾ ਉਹਨਾ ਦਾ ਵੀ ਮਤਲਬ ਕਿਉਂਕਿ ਮੈਂ ਇਹਨਾ ਦੇ page like ਕਿਤੇ ਹੋਏ ਨੇ ਨਾ ਤੇ ਇਹਨਾ ਨੂੰ foreign ਵਿੱਚ ਵੀ ਅਮਨ studio ਨੂੰ ਮਿਲਿਆ ਹੋਇਆ ਇਹ ਉੱਥੇ prize ਮਿਲਿਆ ਸੀ ਇਹਨਾ ਨੂੰ ਇਹ ਬਹੁਤ ਵਧੀਆ ਇਹਨਾ ਨੇ ਮਤਲਬ makeup ਕੀਤਾ ਸੀਗਾ

ਕਿਉਂਕਿ ਅੱਜ ਦੇ accordingly ਇਹ ਬਹੁਤ ਵਧੀਆ ਚਲ ਰਿਹਾ ਹੈ ਥੋਡੇ ਮਤਲਬ ਇਹੀ ਜਿਆਦਾ popular ਐ famous ਐ ਇਹ

ਅੱਜਕਲ ਜਿਵੇਂ result ਵਧੀਆ ਵਾ ਇਹਨਾ ਦਾ

ਹਮ ਬਹੁਤ ਵਧੀਆ result ਹੈ ਬਹੁਤ ਵਧੀਆ ਮਤਲਬ ਇਹ ਫੇਰ ਅੱਗੇ girls ਜਿਹਨੇ ਸਿੱਖਣਾ ਉਹ ਵੀ ਸਿਖਾਉਂਦੇ ਐ ਉੱਥੇ ਹੀ ਉਹ ਵੀ ਕਰਵਾਉਂਦੇ ਆ ਹਾਂਜੀ ਇਹਨਾ ਨੇ ਅੱਗੇ ਰੱਖੇ ਹੋਏ ਨੇ students ਅੱਗੇ ਰੱਖੇ ਹੋਏ ਨੇ ਇਹ ਮਤਲਬ ਪੂਰੀ demo ਵੀ ਦਿੰਦੇ ਨੇ

ਇਹ ਜਿਹੜੇ ਇਹਨਾ ਦੇ owner ਐ mam ਉਹੀ ਸਿਖਾਉਂਦੇ ਨੇ ਕੇ ਕੋਈ ਹੋਰ ਐ ਅੱਗੇ ਉਹਨਾ ਦਾ ਰੱਖਿਆ ਹੋਇਆ ਨਹੀਂ ਜੀ mam ਖੁਦ ਸਿਖਾਉਂਦੇ ਨੇ mam ਖੁਦ ਇਹਨਾ ਨੂੰ colleagues ਨੂੰ ਸਿਖਾਉਂਦੇ ਨੇ ਇਹਨਾ ਦੀ classes ਲਗਾਉਂਦੇ ਨੇ demo ਦਿੰਦੇ ਨੇ ਠੀਕ ਹੈ written ਚ ਵੀ ਕਰਵਾਉਂਦੇ ਨੇ ਨਹੀਂ ਤਾਂ ਕਾਫ਼ੀ parlor ਨੇ ਵੀ ਉਹ just ਮਤਲਬ ਅਹ pay ਕਰਵਾ ਲੇਣਗੇ ਬੱਚਿਆਂ ਤੋਂ

ਉਹ just ਉਹਨਾ ਨੂੰ ਕਹਿ ਦੇਣਗੇ ਵੀ ਬੱਸ ਤੁਸੀਂ ਸਾਨੂੰ ਦੇਖੋ ਵੀ ਜਦੋਂ ਉਹਨਾ ਕੋਲ ਕੋਈ customer ਆਂਦਾ ਵੀ ਉਹ ਉਹਨਾ ਨੂੰ special time ਨਹੀਂ ਦਿੰਦੇ ਲੇਕਿਨ ਇਹ ma'am ਨੇ ਨਾ ਜੋ ਇਹ special time ਵੀ ਦਿੰਦੇ ਨੇ ਉਹਨਾ ਨੂੰ ਉਹਨਾ ਨੂੰ ਮਤਲਬ colleagues ਨੂੰ ਸਿਖਾਉਂਦੇ ਵੀ ਨੇ ਉਹਨਾ ਨੂੰ ਦਸਦੇ ਵੀ ਨੇ ਵੀ ਹਾਂਜ਼ੀ ਤੁਸੀਂ try ਕਰੀ ਚੱਲੋ ਹਨਾ

ਕਰਵਾਉਂਦੇ ਨੇ ਉੱਥੇ ਵੀ ਇੱਦਾਂ ਨਹੀਂ ਹੈਗਾ ਬੱਸ

ਤੇ ਅਰ ਫੇਰ ਐਂ ਨਹੀਂ ਵੀ ਇਹ ਆਪਣਾ result ਉਹ ਤੇ ਵੀ ਪਾਉਂਦੇ ਨੇ ਅਹ page ਤੇ ਵੀ ਹਾਂਜੀ ਜੀ ਬਹੁਤ ਇਹਨਾ ਦੇ followers ਨੇ ਬਹੁਤ ਜਿਆਦਾ ਤੇ ਫਿਰ ਉਹਨਾ ਨੂੰ ਵੀ ਉਹ ਮਤਲਬ ਜੇ ਇਹ ਆਪਣਾ hundred percent ਦਿੰਦੇ ਨੇ ਤਾਹੀਂ ਇੰਨੇ followers ਨੇ ਇਹਨਾ ਦੇ

ਜੀ ਜੀ ਜੀ ਨਹੀਂ ਤਾਂ ਪਹਿਲਾ ਤਾਂ ਕਿ ਹੁੰਦਾ ਸੀਗਾ ਹਨਾ ਮਤਲਬ over makeup ਕਰ ਦੇਣਾ ਆਪਣਾ face or ਆਪਣੇ neck ਵਿੱਚ ਕਿੰਨਾ ਫਰਕ ਦਿਖਦਾ ਹੁੰਦਾ

ਸਾਰੇ customer ਅੱਜ ਤੱਕ ਜਿੰਨੇ ਮੈਂ ਦੇਖੇ ਨੇ ਇਹਨਾ ਕੋਲ ਉਹੀ ਆ ਰਹੇ ਨੇ ਵੀ mam ਜੋ ਕਰਨਗੇ ਵੀ ਉਹ better ਐ ਅੱਗਲਾ ਆਪਣਾ opinion ਨਹੀਂ ਦਿੰਦਾ ਕਿਉਂ ਕਿਉਂਕਿ ਉਹਨਾ ਨੂੰ ਜਿਆਦਾ ਪਤਾ ਵੀ ਉਹਨਾ ਨੇ ਮਤਲਬ ਹਨਾ ਵੀ look wise ਉਹਨਾ ਦੇ ਕਿ ਅੱਛਾ ਲਗੇਗਾ ਕਿਵੇਂ ਦਾ makeup ਅੱਛਾ ਲਗੇਗਾ ਜਾ ਕਿਵੇਂ ਦਾ ਹਨਾ eye makeup ਹੋਵੇਗਾ lipstick ਕਿਵੇਂ ਦੀ ਅੱਛੀ ਲੱਗੀ ਹਰ ਇੱਕ ਬਾਰੀਕੀ ਮਤਲਬ ਗੱਲਾ ਹੁੰਦੀਆਂ ਨੇ ਨਾ ਮਤਲਬ little bit

ਉਹ mam ਦਾ face ਬਣਿਆ ਹੋਇਆ ਉਹਨਾ ਨੂੰ

ਤਾਹੀਂ ਆਪਾਂ ਆਪਣੀ skin ਕਿਸੇ ਦੇ ਹਵਾਲੇ ਕਰਦੇ ਹਾਂ ਵੀ ਹਾਂ ਕੁੱਛ ਵੀ ਕਰਦੋ ਤੁਸੀਂ otherwise ਕਿਉਂਕਿ ਆਪਾਂ ਕਰਦਾਂਗੇ ਹਾਂ ਬਿਲਕੁਲ ਬਿਲਕੁਲ ਮਗਰ ਇਹ ਮਤਲਬ ਇਹ ਨਾ ਮਤਲਬ ਆਪਾਂ ਮਤਲਬ ਅੱਖਾ ਬੰਦ ਕਰਕੇ ਇਹਨਾ ਤੇ ਯਕੀਨ ਕਰ ਸਕਦੇ ਹਾਂ ਵੀ ਇਹਨਾ ਨੇ ਬਹੁਤ ਜਿਆਦਾ ਆਪਾਂ ਨੂੰ hundred one percent ਆਪਾਂ ਨੂੰ result ਦੇ ਦੇਣਾ

ਆ ਜਿਹੜੇ ਤੁਸੀਂ tip top ਆਲੇ ਕਹਿੰਦੇ ਹੋ ਇਹਨਾ ਦਾ ਵੀ ਏਧਾ ਹੀ ਐ like that ਇਹਨਾ ਦਾ ਮੈਂ ਬੁਰਾਈ ਨਹੀਂ ਕਰਦੀ but ਇਹਨਾ ਦਾ ਪਤਾ ਕੀ ਗੱਲ ਐ ਇਹਨਾ ਦੇ ਜਿਹੜੇ owner ਨੇ ਉਹ ਥੋੜਾ old ਨੇ ਥੋੜਾ aged ਨੇ ਹਨਾ ਮਗਰ ਉਹ ਕੰਮ ਇਹਨਾ ਦਾ ਵੀ ਬਹੁਤ ਅੱਛਾ ਇਹਨਾ ਦਾ ਵੀ dealing ਕਰਨ ਦਾ ਵੀ ਬਹੁਤ ਅੱਛਾ ਐ ਕਿਉਂਕਿ ਹੁਣ ਅੱਗੇ ਅੱਗੇ ਦੇਖੋ ਇਹਨਾ ਦੇ ਅੱਗੇ ਵੀ ਬਹੂ ਠੀਕ ਐ ਨਾ

ਤੇ ਅੱਗੇ ਬੇਟਾ ਉਹ ਇਸੀ line ਚ ਆ ਰਹੇ ਨੇ ਤਾਂ ਉਹ ਅੱਗੇ ਅੱਗੇ ਕਰ ਰਹੇ ਨੇ improve ਕਰ ਰਹੇ ਨੇ ਜਿਵੇਂ ਹੁਣ ਅੱਜਕਲ hair ਦਾ ਚੱਲਿਆ ਹੋਇਆ nails ਦਾ ਚੱਲਿਆ ਹੋਇਆ eye lashes ਦਾ ਚੱਲਿਆ ਹੋਇਆ

extension ਕਰਵਾਨਾ ਹਨਾ temporary permanently ਜਾਂ ਜੋ ਵੀ ਚਲ ਰਿਹਾ keratin ਵਗੇਰਾ smoothening

rebounding ਵਗੈਰਾ ਮਤਲਬ ਹੁਣ ਅੱਗੇ ਇਹ ਇੱਧਰੋ ਅੱਗੇ ਜਿਆਦਾ ਹੋ ਰਹੇ ਨੇ ਕਿਉਂ ਕਿਉਂਕਿ ਅੱਜਕਲ ਹਰ ਇੱਕ ਕੋਈ ਕਰਵਾ ਰਿਹਾ